ਸਭ ਕੁਛ ਸਹੂਲਤ ਹੈਗੀ ਹੈ ਇਹਦੇ ਵਿੱਚ, ਸਾਨੂੰ ਬਹੁਤ feel ਹੁੰਦਾ ਇੱਥੇ ਵਧੀਆ ਰਹਿਣ ਚ feel ਹੁੰਦਾ ਵਧੀਆ, ਸਾਨੂੰ ਜਦ ਸਾਨੂੰ ਬਹੁਤ feel ਹੁੰਦਾ ਹੈ ਵਧੀਆ, ਸਾਡੇ ਇੱਥੇ ਉਹ ਬੱਬੂ ਹੈ ਬੱਬੂ ਜੀ ਬੱਬੂ ਬਹੁਤ ਸਰਾਬ ਪੀਂਦਾ ਹੈ ਇੱਥੇ ਸਾਡੇ, ਸਰਾਬ ਪੀਂਦਾ ਹੈ ਇੱਕ ਦਿਨ ਉਹਦੀ ਬਹੁਤ ਸਰਾਬ ਪੀਂਦਾ ਹੈ ਰੋਜ਼ ਲੜਾਈਆਂ ਕਰਦਾ ਹੈ ਕਦੇ ਕੁਛ ਕਦੇ ਕੁਛ, ਉਸ ਕਰਕੇ ਬਹੁਤ ਬੋਲਦਾ ਹੈ ਸਾਨੂੰ ਅੱਜ ਮਿਲ ਗਿਆ ਸਾਨੂੰ ਕਹਿੰਦਾ ਤਿੰਨ ਸੌ ਰੁਪਇਆ ਦੇ ਮੈਂ ਕਿਹਾ ਨਹੀਂ ਹੈਨੀ ਮੈਂ ਕਿਹਾ ਮੈਂ ਕਹਿ ਦਿੱਤਾ ਉਹਨੂੰ ਧੱਕੇ ਦਓ ਦਓ ਮੈਨੂੰ ਪੈਸੇ ਹੈੈਂ।

ਸਭ ਕੁਛ ਮਿਲਦਾ ਹੈ ਅਸੀਂ ਜਦ ਉੱਥੇ ਅਸੀਂ ਬਹੁਤ enjoy ਕੀਤਾ ਅਸੀਂ ਖਾਇਆ ਪੀਆ ਅਸੀਂ ਅਲਾਂਟੇ ਘੁੰਮੇ ਅਲਾਂਟੇ ਘੁੰਮੇ ਬਹੁਤ ਨਜ਼ਾਰਾ ਕੀਤਾ ਅਸੀਂ movie Movie ਦੇਖੀ ਫਿਰ ਅਸੀਂ ਬਹੁਤ ਘੈਂਟ movie ਸੀ ਕਲੀ ਜੋਟਾ ਕਲੀ ਜੋਟਾ ਬਹੁਤ ਘੈਂਟ movie ਸੀ ਸਾਨੂੰ ਬਹੁਤ ਵਧੀਆ ਲੱਗੀ movie ਉੱਥੇ, ਅਸੀਂ ਘੁੰਮੇ ਫਿਰੇ ਐਨ ਬਹੁਤ enjoy ਕੀਤਾ। ਅਸੀਂ ਫਿਰ ਅਸੀਂ ਉਹਦੇ ਬਾਅਦ three B two ਘੁੰਮੇ, ਬਹੁਤ enjoy ਕੀਤਾ ਉੱਥੇ ਵੀ ਅਸੀਂ ਬਹੁਤ feel ਬਹੁਤ good ਹੈ ਇੱਥੇ ਠੀਕ ਹੈ ਚੰਡੀਗੜ੍ਹ ਮੁਹਾਲੀ ਇੱਧਰ

ਯੂਪੀ ਯੂਪੀ ਇੱਧਰ ਦਾ ਇੱਕ ਬੰਦਾ ਹੋਰ ਹੈ ਬਿਹਾਰ ਦਾ ਹੈ, ਬਹੁਤ ਵਧੀਆ ਹੈ ਉਹਦੀ ਉਹਦੀ ਬਿਹਾਰ ਚ ਬਦਮਾਸ਼ੀ ਬਹੁਤ ਚੱਲਦੀ ਹੈ, ਉਹਦੇ link ਲਾਰੇਂਸ ਤੱਕ link ਨੇ ਉਹਦੇ, ਲਾਰੇਂਸ ਤੱਕ link ਨੇ ਬਹੁਤ ਬਦਮਾਸ਼ੀ ਹੈ ਉਹਦੀ। ਬਹੁਤ ਬਹੁਤ ਲੜਾਕਾ ਹੈ ਬਹੁਤ ਸ਼ੁਰੂ ਤੋਂ ਹੀ ਇੱਕ ਬਾਹਮਣਾਂ ਦਾ ਮੁੰਡਾ ਹੈ ਬਾਹਮਣਾਂ ਜ ਜੱਸੀ ਦਾ ਮੁੰਡਾ ਬਾਹਮਣਾਂ ਦਾ ਬਹੁਤ ਉਹ ਵੀ ਬਹੁਤ ਘੈਂਟ ਬੰਦਾ ਹੈ ਹੁਣ ਆਊਗਾ ਸਾਡੇ ਕੋਲ ਅਸੀਂ ਬੈਠੇ ਸੀਗੇ, ਹੁਣ ਗੱਡੀ ਵਿੱਚ ਜਾਣਾ ਹੈ ਨਾ ਉਹ ਆਊਗਾ ਜ਼ਰੂਰ ਸਾਡੇ ਕੋਲ ਫਿਰ ਆਊਗਾ ਜ਼ਰੂਰ ਸਾਡੇ ਕੋਲ ਹੈਂ, ਜ਼ਰੂਰ ਆਊਗਾ ਸਾਡੇ ਕੋਲ ਹੁਣ ਫਿਰ ਅਸੀਂ ਬੈਠੋਗੇ enjoy ਬਾਤਾਂ ਚੀਤਾਂ, ਬਾਤ ਕਰੋਂਗੇ ਅਸੀਂ ਫਿਰ ਅਸੀਂ ਘਰੇ ਜਾਓਗੇ ਉਹਦੇ ਬਾਅਦ ਰੋਟੀ ਰੂਟੀ ਖਾਓਗੇ ਫਿਰ ਸੌਂ ਕੇ ਸਵੇਰੇ ਉੱਠ ਕੇ, ਫਿਰ ਅਸੀਂ ਘਰ ਜਾਣਾ school ਫਿਰ ਕੱਲ੍ਹ ਨੂੰ ਕੋਈ ਨੀ ਸਾਡਾ ਸਾਡੇ ਇੱਥੇ ਦੀਵਾਲੀ ਦਾ ਤਿਉਹਾਰ ਬਹੁਤ ਵਧੀਆ ਮਨਾਇਆ ਜਾਂਦਾ ਉਰੇ ਬੰਬ ਚਲਾਉਂਦੇ ਨੇ ਐਨ ਕੁਛ ਤੇ ਕੁਛ ਬੰਬ ਕਦੇ ਕੁਛ ਚਲਾਉਂਦੇ ਨੇ ਇੱਥੇ ਸਾਡੇ ਇੱਥੇ ਬਹੁਤ enjoy ਕਰਦੇ ਨੇ ਇੱਥੇ ਸਾਡੇ, ਲੋਹੜੀ ਹੁੰਦੀ ਹੈ ਲੋਹੜੀ ਤੇ ਸਾਡੇ ਅੱਗ ਬਾਲ ਕੇ ਮੱਥਾ ਟੇਕਦੇ ਨੇ ਬਹੁਤ ਇੱਥੇ ਉਹ ਹੈ ਸਾਡੇ ਇੱਥੇ ਹੋਰ ਬਹੁਤ ਵਧੀਆ ਸਹੂਲਤਾਂ ਨੇ ਬਹੁਤ ਉਹ ਸਾਡੇ ਘੁਮਾਰ ਵੀ ਹੈਗਾ ਘੁਮਾਰ ਸਾਡਾ ਬਹੁਤ ਵਧੀਆ ਬੰਦਾ ਹੈਗਾ ਕੁਛ ਸਾਡੇ ਉੱਥੇ ਬਹੁਤ ਸਾਡੇ ਸਬਜ਼ੀ ਰੇਹੜੀ ਮੂਹਰੇ ਨੂੰ ਜਾ ਰਿਹਾ ਸਬਜ਼ੀ ਵਾਲਾ ਲੈ ਕੇ ਬਹੁਤ ਮਹਿੰਗੀ ਸਬਜ਼ੀ ਦਿੰਦੇ ਨੇ ਇਹ ਸਬਜ਼ੀ ਹੁਣ ਘੱਟ ਚਲੋ ਅੱਜ ਕੱਲ੍ਹ ਤੇ ਨਹੀਂ ਤਾਂ ਸਬਜ਼ੀ ਤਾਂ ਮਹਿੰਗੀ ਆ ਆਉਂਦੀ ਅੱਜ ਕੱਲ੍ਹ।

Hello

ਹਾਂਜੀ ਸਤ ਸ਼੍ਰੀ ਅਕਾਲ।

ਮੈਂ ਠੀਕ ਤੁਸੀ ਦਸੋ।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 ਮੈਂ ਤਾਂ ਬਸ ਮਹਾਭਾਰਤ ਵੇਖ ਰਹੀ ਸੀ TV ਤੇ ਅੱਛਾ ਤੇ ਹਾਂਜੀ। ਤੇ ਤੁਸੀ ਮੈਨੂੰ ਇੰਨਾ ਦੇ ਕੁਛ ਸਹਿਦੇਵ ਇੰਨਾ ਦੇ ਵਿੱਚ ਹੈ ਇੰਨਾ ਦੇ ਬਾਰੇ ਦਸ ਸਕਦੇ ਹੋ ਕੁਛ। ਹਾਂਜੀ ਹਾਂਜੀ ਮੇਨੂੰ ਪਤਾ ਇੰਨਾ ਦੀ ਮੈਂ ਨਾ ਪਿਛਲੀ ਵਾਰ ਇੰਨਾ ਦੀ assignment ਬਨਾਈ ਸੀਗੀ ਹਾਂਜੀ ਮੈਂ ਤੁਹਾਨੂੰ ਦਸ ਦਿਨੀ ਜੇੜਾ ਸਹਿਦੇਵ ਸੀ ਨਾ। ਉਹ ਮਹਾਭਾਰਤ ਦੇ ਪੰਜ ਮੁਖ ਪੁੱਤਰ ਪਾਂਡਵ ਭਰਾਵਾਂ ਵਿੱਚੋ ਸਭ ਤੋਂ ਛੋਟਾ ਭਰਾ ਸੀਗਾ ਤੇ ਉਹ ਤੇ ਉਸਦਾ ਜੁੜਵਾ ਭਰਾ ਸੀਗਾ ਨਕੁਲ ਜਿਹੜਾ ਰਾਜਾ ਪਾਂਡਵ ਅਤੇ ਰਾਣੀ ਮਾਦਰੀ ਨੂੰ ਅਸ਼ਵਿਨ ਦੇ ਦੁਆਰਾ ਅਸ਼ੀਰਵਾਦ ਦੇ ਰੂਪ। ਵਿਚ ਜੋੜੇ ਪੁੱਤਰ ਦਾ ਵਰਦਾਨ ਪ੍ਰਾਪਤ ਹੋਇਆ ਸੀ ਮਤਲਬ ਓਹਨਾ ਨੂੰ ਵਰਦਾਨ ਦੇ ਰੂਪ ਚੇ ਪ੍ਰਾਪਤ ਹੋਏ ਸੀ ਉਹ ਦੋ ਪੁੱਤਰ ਸੇਹਦੇਵ ਤੇ ਨਕੁਲ ਹਾਂਜੀ ਤੇ ਉਹ ਜੁੜਵਾ ਭਰਾ ਸੀਗੇ ਹਾਂਜੀ ਸੇਹਦੇਵ ਨੂੰ ਤਲਵਾਰਬਾਜ਼ੀ ਅਤੇ ਜੋਤਿਸ਼ ਵਿਚ ਨਿਪੁਨ ਦਸਿਆ ਗਿਆ ਹੈ। ਤੇ ਕੁਰਕਸ਼ੇਤਰ ਯੁੱਧ ਦੇ ਦੌਰਾਨ ਉਸਨੇ ਸ਼ਕੁਨੀ ਸਮੇਤ ਕਈ ਯੋਧਿਆਂ ਨੂੰ ਮਾਰ ਦਿਤਾ ਸੀ। ਹਾਂਜੀ ਓਹਨਾ ਨੇ ਓਹਦੇ ਕੋਲੋਂ ਤਲਵਾਰ ਤੇ। ਤੇ ਜੋਤਿਸ਼ ਵਿਦਿਆ ਚੇ ਕਾਫੀ ਨਿਪੁਨ ਸੀਗੇ। ਹਾਂਜੀ ਓਹਨਾ ਨੇ ਅਮ ਓਹਨਾ ਨੇ ਸ਼ਕੁਨੀ ਨੂੰ ਮਾਰਿਆ ਸੀ ਹਣਾ। ਸ਼ਕੁਨੀ ਨੂੰ ਤੇ ਹੋਰ ਕਈ ਯੋਧਿਆਂ ਨੂੰ ਮਾਰਿਆ ਸੀ ਓਹਨਾ ਨੇ। ਹਾਂਜੀ ਤੇ ਫੇਰ ਸਹਿਦੇਵ ਸਹਿਦੇਵ ਸ਼ਬਦ ਦਾ ਅਰਥ ਕਿ ਹੈ ਮੱਲਤਬ ਇੰਨਾ ਦੇ ਨਾਂ ਦਾ ਮਤਲਬ ਕੀ ਹੈ। ਹਾਂਜੀ ਸੇਹਦੇਵ ਸ਼ਬਦ ਸੰਸਕ੍ਰਿਤ ਤੋਂ ਬਣਿਆ ਅਤੇ ਸੰਸਕ੍ਰਿਤ ਸ਼ਬਦਾਂ ਦੇ ਸਾਹ ਤੇ ਦੇਵਾ ਤੋਂ ਲਿਆ ਗਿਆ ਹੈ ਇਹ ਤੇ ਸਾਇਆ ਦਾ ਮਤਲਬ ਨਾਲ ਅਤੇ ਦੇਵ ਇਕ ਹਿੰਦੂ ਸ਼ਬਦ ਇਸ਼ਟ ਲਈ ਵਰਤਿਆ ਜਾਂਦਾ ਜਿਹੜਾ। ਇਸਲਈ ਸ਼ਾਬਦਿਕ ਤੋਰ ਤੋਂ ਸੇਹਦੇਵ ਦਾ ਅਰਥ ਹੈ ਦੇਵਤਿਆਂ ਨਾਲ ਤੇ ਇਸਦਾ ਇਕ ਹੋਰ ਅਰਥ ਵੀ ਹੈ ਜਿਹੜਾ ਹੈਗਾ ਹਜ਼ਾਰ ਦੇਵਤੇ ਤੇ ਸੇਹਦੇਵ ਅਤੇ ਉਸਦੇ ਭਰਾ ਨਕੁਲ ਦੋਵਾਂ ਨੂੰ ਅਸ਼ਵਨੀ ਅਤੇ ਅਸ਼ਵਿਨ ਤੋਂ ਵਰਦਾਨ ਦੇ ਰੂਪ ਵਿਚ ਜਨਮ ਲਿਆ ਸੀ ਓਹਨਾ ਨੇ।

ਤੇ ਫੇਰ ਤੁਸੀ ਮੈਨੂੰ ਇੰਨਾ ਦੇ ਜਨਮ ਅਤੇ ਸ਼ੁਰੁਆਤੀ ਸਾਲਾ ਬਾਰੇ ਵੀ ਦਸ ਸਕਦੇ ਹੋ। ਹਾਂਜੀ ਹਾਂਜੀ ਮੈਂ ਦਸਦੀ ਤੇ ਜਿਵੇਂ ਪਾਂਡਵ ਦੇ ਬੱਚੇ ਪੈਦਾ ਨਾ ਕਰ ਸਕਣ ਕਾਰਨ ਮਾਦਰੀ ਨੂੰ ਰਿਸ਼ੀ ਅਹ ਦਰਵਾਸਾ ਦੁਆਰਾ ਕੁੰਤੀ ਦੇਵੀ ਨੂੰ ਦਿਤੇ ਗਏ ਵਰਦਾਨ ਜਨਮ ਦੇਣ ਲਈ ਵਰਤਣਾ ਪਿਆ ਸੀ। ਤੇ ਜਿਸਨੇ ਅਸ਼ਵਨੀ ਕੁਮਾਰ ਨੂੰ ਨਕੁਲ ਅਤੇ ਸੇਹਦੇਵ ਦੇ ਜਨਮ ਦੇਣ ਲਈ ਬੁਲਾਇਆ ਗਿਆ ਸੇਹਦੇਵ ਅਤੇ ਉਸਦਾ ਭਰਾ ਹਾਸਤਿਨਪੁਰ ਚਲੇ ਗਏ ਜਿਥੇ ਓਨਾ ਨੂੰ ਦ੍ਰੋਣ ਅਤੇ ਤ੍ਰਿਪ ਨੇ ਸ਼ਸ਼ਤਰ ਵਿਦਿਆ ਦਿਤੀ ਮਤਲਬ ਓਹਨਾ ਨੇ ਅਹ

ਠੀਕ ਹੈ ਜੀ ਤੇ ਫੇਰ ਤਲਵਾਰ ਅਤੇ ਕੁਹਾੜੀ ਲੜਾਈ ਦੌਰਾਨ ਲੜਨ ਵਿਚ ਆਪਣੇ ਹੁਨਰ ਵਿਚ ਮਹਾਰਥ ਹਾਸਿਲ ਕੀਤੀ। ਅਤੇ ਹਾਂਜੀ ਹਾਂਜੀ ਉਸਨੇ ਦੇਵਾ ਦੇ ਗੁਰੂ ਭ੍ਰਸ਼ਪਤੀ ਤੋਂ ਜੋਤਿਸ਼ ਸ਼ਾਸਤਰ ਦਾ ਗਿਆਨ ਵੀ ਪ੍ਰਾਪਤ ਕੀਤਾ ਸੀ ਜਿਵੇਂ ਤੁਹਾਨੂੰ ਪਹਿਲਾ ਦਸਿਆ ਸੀ ਓਹਨੂੰ ਜੋਤਿਸ਼ ਬਹੁਤ knowledge ਸੀਗੀ। ਹਾਂਜੀ ਮਤਲਬ ਕਿਹਾ ਜਾਵੇ ਤਾਂ ਬਹੁਤ ਵਿਦਵਾਨ ਸਨ ਹਣਾ ਸੇਹਦੇਵ ਓਹਨਾ ਨੂੰ ਕਈ ਸਾਰੇ ਤਲਵਾਰਬਾਜ਼ੀ ਜੋਤਿਸ਼ ਵਿੱਦਿਆ।

ਹਾਂਜੀ ਤੇ ਫੇਰ ਅੱਗੇ ਤੁਸੀ ਮੈਨੂੰ ਇੰਨਾ ਦੇ ਵਿਆਹ ਤੇ ਬਚੇ ਬਾਰੇ ਦਸ ਸਕਦੇ ਹੋ ਤੇ ਇੰਨਾ ਦਾ ਵਿਆਹ ਕਿਦੇ ਨਾਲ ਹੋਇਆ ਬਚੇ ਕਿੰਨੇ ਸਨ ਤੇ ਓਹਨਾ ਦਾ ਨਾਂ ਕੀ ਸੀ। ਹਾਂਜੀ ਹਾਂਜੀ ਤੇ ਵਿਆਹ ਵਿਚ ਕੁੰਤੀ ਅਤੇ ਪੰਚ ਪਾਂਡਵ ਹਸਤਿਨਾਪੁਰ ਚਲੇ ਬਾਦ ਵਿਚ sorry ਕੁੰਤੀ ਅਤੇ ਪੰਜ ਪਾਂਡਵ ਹਸਤਿਨਾਪੁਰ ਚਲੇ ਗਏ ਸੀ ਤੇ ਸਹਿਦੇਵ ਦਾ ਮੁਖ ਹੁਨਰ ਤਲਵਾਰ ਚਲਾਣਾ ਸੀਗਾ ਜਿਵੇਂ ਮੈਂ ਤੁਹਾਨੂੰ ਪਹਿਲਾ ਦਸਿਆ। ਸਹਿਦੇਵ ਨੂੰ ਹਾਂਜੀ ਨਰਮ ਅਰ ਵਹਿਵਾਰ ਵਾਲਾ ਧੀਰਜ ਵਾਲਾ ਤੇ ਸਦਮੁਨੀ ਕਿਹਾ ਜਾਂਦਾ ਸੀ ਤੇ ਸਿਵਾਏ ਇਸਦੇ ਕਿ ਉਹ ਆਉਣੀ ਬੁੱਧੀ ਅਤੇ ਆਪਣੇ ਅਧਿਆਤਮਕ ਗਿਆਨ ਬਾਰੇ ਅਹੰਕਾਰ ਸੀ ਸਹਿਦੇਵ ਦੀ ਦੋ ਪਤਨੀਆਂ ਸਿਗੀਆਂ ।

ਦ੍ਰੋਪਦੀ ਨਾਲ ਹਮ ਸਹਿਦੇਵ ਦਾ ਪੁੱਤਰ ਸ਼੍ਰੁਤਸੇਨਾ ਸੀਗਾ ਅਤੇ ਉਸਦੀ ਦੂਜੀ ਹਾਂਜੀ ਪਤਨੀ ਜਿਹੜੀ ਵਿਜੈ ਸੀ ਓਦੇ ਨਾਲ ਉਸਦਾ ਪੁੱਤਰ ਸੁਹੋਤਰ ਸੀ ਦੋ ਪੁੱਤਰ ਹਾਂਜੀ ਸੀ ਸ਼੍ਰੁਤਸੇਨਾ ਤੇ ਸੁਹੋਤਰ ਸੀਗੇ।

ਮਸੇਰ ਬਹਿਣ ਸੀਗੀ ਓਦੀ ਓਹੋ। ਅੱਛਾ ਜੀਹਦੇ ਤੇ ਨਾਲ ਵਿਆਹ ਹੋਇਆ ਸੀ ਉਹ ਓਹਨਾ ਦੀ ਮਸੇਰ ਭੈਣ ਸੀ। ਹਾਂਜੀ ਹਾਂਜੀ ਉਹ ਓਹਨੇ ਸਹਿਦੇਵ ਨੂੰ ਸਵੰਬਰ ਵਿਚ ਚੁਣਿਆ ਸੀਗਾ ਠੀਕ ਹੈ ਜੀ ਆਪਣੇ ਪਤੀ ਦੇ ਰੂਪ ਵਿਚ ਹਾਂਜੀ। ਹਾਂਜੀ ਠੀਕ ਹੈ ਤੇ ਫੇਰ ਜੇਲਾਵਤੀ ਜੋਸ਼ਦ ਦੀ ਖੇਡ ਵਿਚ ਯੁਧਿਸ਼ਟਰ ਦੀ ਹਾਰ ਦਾ ਮਤਲਬ ਇਹ ਹੈ ਕਿ ਸਾਰੇ ਪਾਂਡਵਾਂ ਨੂੰ ਤੇਰਾਂ ਸਾਲਾਂ ਲਈ।

ਅਗਵਾ ਕਰ ਲਿਆ ਸੀ ਓਹਨੇ ਆਖ਼ਰ ਕਾਰ ਇੰਨਾ ਨੂੰ ਬਚਾਇਆ। ਹਾਂਜੀ ਤੇ ਤੇਰਾਂ ਸਾਲ ਉਹ ਮਤਲਬ ਬਾਹਰ ਰਹੇ ਆਪਣਾ ਭੇਸ਼ ਬਦਲ ਕੇ ਤੇ ਤੇਹਰਾ ਹਾਂਜੀ ਸਾਲ ਦੌਰਾਨ ਸਹਿਦੇਵ ਨੇ ਵੇਸ਼ ਦਾ ਭੇਸ਼ ਧਾਰਨ ਕੀਤਾ ਅਤੇ ਵਿਰਾਟ ਦੇ ਰਾਜ ਵਿਚ। ਸੰਤਰੀ ਪਾਲ ਅਹ ਦਾ ਨਾਮ ਰੱਖ ਕੇ ਰੱਖ ਲਿਆ ਸੀ ਓਹਨੇ ਉਸਨੇ ਇਕ ਹਾਂਜੀ ਗਊਸ਼ਾਲਾ ਵਿਚ ਵੀ ਕੰਮ ਕੀਤਾ ਸੀ ਜਿਥੇ ਵਿਰਾਟ ਦੇ ਰਾਜ ਵਿੱਚ ਉਹ ਗਊਸ਼ਾਲਾ ਵਿੱਚ ਉਹ ਸਾਰੀ ਗਾਵਾਂ ਦੀ ਸਾਂਭ ਸੰਭਾਲ ਅਤੇ ਨਿਗਰਾਨੀ ਕਰਦਾ ਸੀ। ਮਤਲਬ ਉਹ ਗਊਆਂ ਦਾ ਧਿਆਨ ਹਾਂਜੀ ਰੱਖਦਾ ਸੀਗਾ ਜਿੰਨੀਆਂ ਵੀ ਓਥੇ ਗਊਆਂ ਸੀ ਸਾਰਾ ਅੱਛਾ ਅੱਛਾ ਗਊਆਂ ਦੀ ਨਿਗਾਨੀ ਓਨਾ ਦੀ ਓਹੀ ਰੱਖਦਾ ਸੀ।

ਹਾਂਜੀ ਇਕ ਤੇ ਜਿਹੜਾ ਯੁੱਧ ਹੋਇਆ ਸੀ ਕੁਰੂਕਸ਼ੇਤਰ ਦਾ ਹਾਂਜੀ ਤੇ ਇਸ ਵਿਚ ਸਹਿਦੇਵ ਦਾ ਕੀ ਭੂਮਿਕਾ ਸੀ ਓਨਾ ਦੀ। ਹਾਂਜੀ ਤੇ ਸਹਿਦੇਵ ਦੀ ਯੁੱਧ ਵਿੱਚ ਬਹੁਤ ਵਡੀ ਭੂਮਿਕਾ ਸੀ ਜੋਤਿਸ਼ ਸ਼ਾਸ਼ਤਰ ਵਿਚ ਸਹਿਦੇਵ ਬਹੁਤ ਮਾਹਿਰ ਸੀ ਜਿਵੇਂ ਮੈਂ ਤੁਹਾਨੂੰ ਦਸਿਆ ਯੁੱਧ ਤੋਂ ਹਾਂਜੀ ਕੁਛ ਸਮੇਂ ਪਹਿਲੇ ਜਿਹੜਾ ਰਾਜਕੁਮਾਰ ਦੁਰਯੋਧਨ ਤੇ ਸ਼ਕੁਨੀ ਸੀ। ਜਿਸ ਹਾਲਤ ਤੇ ਹਾਂਜੀ ਮਹਾਭਾਰਤ ਦੀ ਲੜਾਈ ਸ਼ੁਰੂ ਕਰਨ ਲਈ ਸਹੀ ਸਮਾਂ ਪ੍ਰਾਪਤ ਕਰਨ ਸਹਿਦੇਵ ਕੋਲ ਗਏ ਉਹ ਦੋਨੋ ਜਾਣੇ ਹਾਂਜੀ ਤਾਂ ਜੋ ਹਾਂਜੀ ਕੌਰਵਾਂ ਦੀ ਜਿੱਤ ਹੋ ਸਕੇ। ਤੇ ਹਾਂਜੀ ਦੁਰਯੋਧਨ ਨੇ ਯੁੱਧ ਤੋਂ ਬਾਦ ਸਹਿਦੇਵ ਅਤੇ ਉਸਦੇ ਜੁੜਵਾ ਬੱਚਿਆਂ ਨੂੰ ਬਖਸ਼ਣ ਅਤੇ ਬਦਲੇ ਵਿਚ ਉਨ੍ਹਾਂ ਨੂੰ ਰਾਜਾ ਬਣਾਉਣ ਦੀ ਪੇਸ਼ਕਸ਼ ਕੀਤੀ ਸਹਿਦੇਵ ਨੇ ਹਾਂਜੀ ਉਸਦੀ ਪੇਸ਼ਕਸ਼ ਨੂੰ ਠੁਕਰਾ ਦਿਤਾ ਪਰ ਕੌਰਵਾਂ ਲਈ ਹਾਂਜੀ ਤਾਰੀਕ ਦਾ ਖੁਲਾਸਾ। ਇਹ ਜਾਂਦੇ ਹੋਏ ਵੀ ਕੀਤਾ ਕਿ ਕੌਰਵਾਂ ਕੌਰਵ ਓਨਾ ਦੇ ਦੁਸ਼ਮਣ ਸਨ ਕਿਉਕਿ ਸਹਿਦੇਵ ਹਾਂਜੀ ਆਪਣੇ ਪੇਸ਼ੇ ਵਿਚ ਬਹੁਤ ਇਮਾਨਦਾਰ ਵੱਜੋਂ ਜਾਣਿਆ ਜਾਂਦਾ ਸੀ ਤੇ ਮਤਲਬ ਦੁਰਯੋਧਨ ਹਾਂਜੀ ਨੇ ਉਨ੍ਹਾਂਨੂੰ ਕਾਫੀ ਲਾਲਚ ਦਿਤਾ ਕਿ। ਮੈਂ ਤੁਹਾਡੇ ਬਕਸ਼ ਦੂੰਗਾ ਤੁਹਾਡੀ ਜਾਨ ਨੂੰ ਪਰ ਓਹਨੇ ਸਬ ਨੂੰ ਠੁਕਰਾ ਦਿੱਤਾ।

ਹਾਂਜੀ ਉਸਦੇ ਬਾਵਜੂਦ ਓਨੇ ਤਾਰੀਕ ਫੇਰ ਵੀ ਦਸ ਦਿਤੀ ਸੀ ਫੇਰ ਕ੍ਰਿਸ਼ਨ ਹਾਂਜੀ ਨੇ ਯੁੱਧ ਦੀ ਸ਼ੁਰੂਵਾਤ ਤੋਂ ਬਹੁਤ ਪਹਿਲਾ ਇਕ ਗ੍ਰਹਿਣ ਬਣਾਉਣ ਦੀ ਯੋਜਨਾ ਬਣਾਈ ਇਸ ਦੁਰਾਨ ਅਹ ਹਾਂਜੀ ਸੂਰਜ ਅਤੇ ਚੰਦਰਮਾ ਦੋਵੇ ਅਹ ਕ੍ਰਿਸ਼ਨ ਦੇ ਵਿਚਾਰਾਂ ਤੋਂ ਹੈਰਾਨ ਰਹਿ ਗਏ ਅਤੇ ਕ੍ਰਿਸ਼ਨ ਦੇ ਸਾਮਣੇ ਪ੍ਰਗਟ ਹੋਏ ਅਤੇ ਕਿਹਾ ਕਿ ਇਹ ਪੂਰਾ ਬ੍ਰਹਮੰਡ ਵਿਚ ਇਕ ਵਿਸ਼ਾਲ ਅਸੰਤੁਲਨ ਪੈਦਾ ਕਰੇਗਾ। ਮਹਾਂਯੁੱਧ ਹਾਂਜੀ ਤੋਂ ਵੀ ਪਹਿਲਾ ਵੀ ਦੁਰਯੋਧਨ ਹਮੇਸ਼ਾ ਸਹਿਦੇਵ ਤੋਂ ਆਪਣੇ ਭਵਿੱਖ ਬਾਰੇ ਪੁੱਛਦਾ ਸੀ ਅਤੇ ਸਹਿਦੇਵ ਉਸਦਾ ਭਵਿੱਖ ਹਾਂਜੀ ਦਸਦਾ ਸੀ ਉਹ ਦੁਰਯੋਧਨ ਦਾ ਸਬਤੋ ਮਨਪਸੰਦ ਪਾਂਡਵ ਸੀਗਾ। ਅੱਛਾ ਮਤਲਬ ਕਿ ਸਹਿਦੇਵ ਨਾ ਦੁਰਯੋਧਨ ਦਾ ਸਬਤੋ ਮਨਪਸੰਦ ਪਾਂਡਵ ਸੀ ਹਣਾ ਹਾਂ ਉਹ ਸਬਤੋ ਜਿਆਦਾ ਉਸਨੂੰ ਹੀ ਪਸੰਦ ਕਰਦਾ ਸੀ। ਹਾਂਜੀ ਕਿਉਕਿ ਉਹ future ਬਾਰੇ ਦਸ ਦਿੰਦਾ ਸੀਗਾ ਸਾਰਾ ਓਹਨੂੰ ਹਾਂਜੀ ਜੋਤਿਸ਼ ਵਿੱਦਿਆ ਸੀ ਇਸ ਕਰਕੇ। ਹਾਂਜੀ ਠੀਕ ਹੈ ਤੇ ਫੇਰ ਅੱਗੇ ਸਹਿਦੇਵ ਦੀ ਇੱਛਾ ਸੀ ਕਿ ਵਿਰਾਟ ਪਾਂਡਵ ਸੈਨਾ ਦਾ ਜਰਨੈਲ ਬਣੇ ਪਰ ਯੁਧਿਸ਼ਟਰ ਅਤੇ ਅਰਜੁਨ ਨੇ ਪ੍ਰਿਸ਼ਟਾਮਾਨੀ ਚੁਣਿਆ ਉਸਨੇ ਸੰਖ ਨੂੰ ਉਸਦੇ ਸੰਖ ਨੂੰ ਮਨੀਸ਼। ਮਾਨੀਪੁਸ਼ਕਾ ਕਿਹਾ ਜਾਂਦਾ ਸੀ। ਹਾਂਜੀ ਉਸਦੇ ਸੰਖ ਨੂੰ ਮਾਨੀਪੁਸ਼ਪਕਾਰ ਕਿਹਾ ਜਾਂਦਾ ਸੀ ਤੇ ਹਾਂਜੀ ਇਕ ਯੋਧੇ ਦੇ ਰੂਪ ਵਿਚ ਸਹਿਦੇਵ ਨੇ ਦੁਸ਼ਮਣ ਦੇ ਪੱਖ ਦੇ ਪ੍ਰਮੁੱਖ ਯੋਧਿਆਂ ਨੂੰ ਮਾਰ ਦਿਤਾ ਸੀ। ਤੇ ਸਹਿਦੇਵ ਦੇ ਰੱਥ ਦੇ ਝੰਡੇ ਤੇ ਚਾਂਦੀ ਦੇ ਹੰਸ ਦੀ ਤਸਵੀਰ ਲੱਗੀ ਹੋਈ ਸੀ ਹਾਂਜੀ ਇਹ ਦੁਰਯੋਧਨ ਦੇ ਚਾਲੀ ਭਰਾਵਾਂ ਨੂੰ ਇਕੋ ਸਮੇ ਲੜਦੇ ਹੋਏ ਹਰਾਇਆ ਚਾਲੀ ਭਰਾਵਾਂ ਨੂੰ ਮਤਲਬ ਓਨੇ ਹੀ ਮਾਰਿਆ ਸੀ ਤੇ।

ਚੌਦਵੇਂ ਦਿਨ ਹਾਂਜੀ ਦੀ ਰਾਤ ਨੂੰ ਉਸਨੂੰ ਕਰਨ ਨੇ ਹਰ ਦਿਤਾ ਸੀ ਪਰ ਉਸਦੀ ਜਾਨ ਬਚ ਗਈ ਸੀਗੀ ਕਰਨ ਨੇ ਕੁੰਤੀ ਨਾਲ ਵਾਦਾ ਕੀਤਾ ਸੀ ਕਿ ਉਹ ਸਿਰਫ ਅਰਜੁਨ ਨੂੰ ਹੀ ਮਾਰੂਗਾ ਕਿ ਹੋਰ ਉਹ ਹਾਂਜੀ ਕਿਸੇ ਪਾਂਡਵ ਨੂੰ ਕੁਛ ਨੀ ਕਹੂਗਾ ਮਤਲਬ ਮਾਰੂਗਾ ਨੀ।

ਸ਼ਕੁਨੀ ਦਾ ਪੁੱਤਰ ਅਤੇ ਉਸ ਦਿਨ ਛਾਲਿਆ ਦਾ ਪੁੱਤਰ ਅਤੇ ਚੌਦਵੇਂ ਦਿਨ ਤ੍ਰਿਗ ਤ੍ਰਿਗਤਾ ਨਿਰਮਿਤਸਰ ਵੀ ਸ਼ਾਮਲ ਸਨ ਮਤਲਬ। ਓਹਨੇ ਹੋਰ ਯੋਧਿਆਂ ਨੂੰ ਕਾਫ਼ੀ ਯੋਧਿਆਂ ਨੂੰ ਮਾਰਿਆ ਸੀਗਾ ਜਿਹਦੇ ਵਿਚ ਸ਼ਕੁਨੀ ਦਾ ਪੁੱਤਰ ਵੀ ਸ਼ਾਮਿਲ ਸੀਗਾ।

ਹਾਂਜੀ ਓਹਨੇ ਸੌਂਹ ਖਾਦੀ ਸੀ ਕਿ ਸ਼ਕੁਨੀ ਨੂੰ ਮੈਂ ਮਰੂੰਗਾ ਤਾਂ ਓਦੇ ਹੱਥੋਂ ਹੀ ਸ਼ਕੁਨੀ ਦੀ ਮੌਤ ਹੋਈ ਸੀਗੀ।

ਹਾਂਜੀ ਤੇ ਹੋਰ ਓਹਨੇ ਚਾਲੀ ਦੁਰਯੋਧਨ ਦੇ ਚਾਲੀ ਭਰਾਵਾਂ ਨੂੰ ਵੀ ਮਾਰਿਆ ਸੀਗਾ।

ਪਰ ਉਸਨੇ

ਫੇਰ ਉਹ ਤੇਰਾਂ ਸਾਲ ਲਈ ਭੇਸ਼ ਬਦਲ ਕੇ ਰਹਿਣ ਚਲੇਗੇ ਸੀਗੇ ਮਤਲਬ ਆਪਣੀ ਜੱਗ ਛੱਡ ਕੇ ਕਿਤੇ ਹੋਰ। ਹਾਂਜੀ ਹਾਂਜੀ ਠੀਕ ਹੈ ਜੀ ਤੇ ਫੇਰ ਚੌਦਵੇਂ ਦਿਨ। ਚੌਦਵੇਂ ਦਿਨ ਦੀ ਰਾਤ ਨੂੰ ਉਸਨੂੰ ਅਹ ਉਸਨੂੰ ਕਰਨ ਤੇ ਹਾਰ ਹਰਾ ਦਿਤਾ ਸੀ ਕਰਨ ਨੂੰ ਚੌਦਵੇਂ ਦਿਨ ਪਾਰ ਉਸਨੂੰ ਮਾਰਿਆ ਨਹੀਂ ਸੀ।

ਹਾਂਜੀ ਠੀਕ ਹੈ ਜੀ thank you ਜੀ ਮੈਨੂੰ ਸਾਰਾ ਕੁਜ ਸਮਝ ਆਗਿਆ ਤੇ ਜੇ ਕੋਈ doubt ਹੋਇਆ ਨਾ ਤਾ ਮ ਤੁਹਾਨੂੰ ਦੁਬਾਰਾ phone ਕਰਾਂਗੀ ਠੀਕ ਅ ਜੀ ਹਾਂਜੀ ਹਾਂਜੀ ।

ਠੀਕ ਹੈ ਜੀ thankyou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

ਦਿਵਾਉਂਦੀ ਹੈ, ਪਰੰਪਰਾ ਸਾਨੂੰ ਉਸ ਇਤਿਹਾਸ ਦੇ ਆਦਿ ਕਾਲ ਵਿੱਚ ਪਹੁੰਚਾ ਦਿੰਦੀ ਹੈ, ਜਿੱਥੋਂ ਅਸੀਂ ਆਪਣੀ ਆਦਿਕਾਲੀਨ ਸੰਸ਼ਕ੍ਰਿਤੀ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ।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

ਇਕ ਦੋ ਇਕ ਦਲੀਪ ਕੱਦ ਵਣਾ ਦੋ ਪੱਧਰ ਢਲਦੀ ਦੁਪਹਿਰ ਪੁਰਾਣੀ ਬਸਤੀ ਵਿਚ ਇਕ ਨਵਾਂ ਘਰ ਘਰ ਦੇ ਬੂਹੇ ਉੱਤੇ ਝੁਕੀਆਂ ਬੁਗਨ ਵੇਲਾ ਲੰਘ ਕੇ ਪੋਲੇ ਪੋਲੇ ਪੈਰ ਧਰਦਾ ਦਿਲਜੀਤ ਅੰਦਰ ਆਗਿਆ ਵੇਖਿਆ ਘਰ ਦੀ ਮਾਲਕਣ ਡਬਲ ਬੈਡ ਤੇ ਇੱਕ ਪਾਸੇ ਬੈਠੀ ਸਵੈਟਰ ਬੁੰਨ ਰਹੀ ਸੀ ਦਿਲਜੀਤ ਨੂੰ ਦੇਖ ਕੇ ਮੁਸਕੁਰਾਈ ਬੋਲੀ ਅੱਜ ਜਲਦੀ ਆ ਗਏ ਹਾਂ ਸੋਚਿਆ ਅੱਜ ਮੌਸਮ ਵਧੀਆ ਹੈ ਨਾਲੇ ਹਾਂ ਕਿਤਾਬ ਮਿਲ ਗਈ ਸੀ ਪੜ੍ਹਨ ਨੂੰ ਦਿਲਜੀਤ ਨੇ ਵੇਖਿਆ ਸ਼ਰਨ ਦਾ ਚੇਹਰਾ ਪੱਲ ਦੇ ਪੱਲ ਲਈ ਜਾਗਿਆ ਤੇ ਫਿਰ ਪੁੱਛ ਗਯਾ ਤੈਨੂੰ ਮੇਰਾ ਕਿਤਾਬ ਪੜ੍ਹਨਾ ਚੰਗਾ ਨੀ ਲੱਗਦਾ ਸ਼ਰਨ ਅੱਜ ਤਾਂ ਦਿਲਜੀਤ ਕਿਤਾਬ ਹੱਥ ਵਿਚ ਫੜੀ ਬੈਡ ਦੇ ਇੱਕ ਪਾਸੇ ਚੁੱਪ ਛਾਪ ਬੈਠ ਗਿਆ ਕਿੱਧਰ ਖੋ ਗਿਆ ਕੁਛ ਪਲਾਂ ਮਗਰੋਂ ਹੱਸ ਕੇ ਬੋਲਿਆ ਸ਼ਰਨ ਕਲਿਆਣੀ ਤਾਂ ਯੂੰ ਨਾ ਕਰਦੀ ਕਲਿਆਣੀ ਪਤਾਨੀ ਦਿਲਜੀਤ ਦੂਰ ਵੇਖਦਾ ਬੋਲਿਆ ਕਲਿਆਣੀ ਨੂੰ ਘਰ ਬਿਸਤਰੇ ਤੇ ਪਿਆ ਚੁੱਪ ਚਾਪ ਪੜ੍ਹਦਾ ਆਪਣਾ ਪਤੀ ਕਿੰਨਾ ਚੰਗਾ ਲਗਦਾ ਆਪਣਾ ਕੰਮ ਕਰਕੇ ਕਦੇ ਕਦੇ ਉਹ ਉਸਦੇ ਕੋਲ ਆਕੇ ਬੈਠ ਜਾਂਦੀ ਪਿਆਰ ਨਾਲ ਉਸ ਵੱਲ ਝਾਕਦੀ ਫਿਰ ਮਿਲੱਕੜੀ ਕਿਤਾਬ ਫੜ ਲੈਂਦੀ ਆਖਦੀ ਪਹਿਲਾਂ ਚਾਅ ਪੀਲੋ ਪਰ ਤੂੰ ਸ਼ਰਨ ਉਸਨੇ ਗਰਦਨ ਮੋੜ ਕੇ ਵੇਖਿਆ ਸ਼ਰਨ ਨਈ ਸੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਹ ਰਸੋਈ ਵੱਲ ਤੁਰ ਗਈ ਚਾਅ ਧਰ ਦਿੱਤੀ ਕਿੰਨਾ ਚਿਰ ਰਿੱਝਦੇ ਪਾਣੀ ਦੇ ਸਰਾਣੇ ਬੈਠੀ ਰਹੀ ਅੰਦਰ ਦਿਲਜੀਤ ਬਿਨਾ ਕਪੜੇ ਬਦਲਿਆਂ ਬੈਠ ਕੇ ਟੇਢਾ ਹੋਇਆ ਕਿਤਾਬ ਦੇ ਵਰਕੇ ਫਰੋਲ ਰਿਹਾ ਸੀ ਰਸੋਈ ਵਿਚੋਂ ਕੁਝ ਟੁੱਟਣ ਦੀ ਅਵਾਜ ਆਈ ਕੀ ਹੋਗਿਆ ਉਸਨੇ ਸ਼ਰਨ ਨੂੰ ਆਵਾਜ਼ ਦੇਕੇ ਪੁੱਛਿਆ ਕੋਈ ਉੱਤਰ ਨਹੀ ਆਇਆ ਉਹ ਉੱਠ ਕੇ ਗਿਆ ਦੇਖਿਆ ਨਾ ਜਾਣੇ ਕਿਵੇਂ ਸੜਦੀ ਸੜਦੀ ਚਾਅ ਸ਼ਰਨ ਦੇ ਹੱਥ ਉੱਤੇ ਪੈ ਗਈ ਸੀ ਦੂਜੇ ਹੱਥ ਨਾਲ ਬਾਂਹ ਘੁੱਟੀ ਉਹ ਛਿਲੁ ਛਿਲੁ ਕਰਦੇ ਹੱਥ ਵੱਲ ਵੇਖ ਰਹੀ ਸੀ ਤੇ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਆਪੇ ਬਣਾ ਲਿਆਉਗਾ ਰਾਮੁ ਚਾਅ ਆਖਦਿਆਂ ਦਿਲਜੀਤ ਨੇ ਉਸਦਾ ਜਲਿਆ ਹੱਥ ਆਪਣੇ ਹੱਥ ਵਿਚ ਲੈ ਕੇ ਉਲਟਾ ਪਲਟਾ ਕੇ ਦੇਖਿਆ ਸ਼ਰਨ ਕੁਝ ਨਈ ਬੋਲੀ ਭਾਵੇਂ ਆਖਣਾ ਚਾਹੁੰਦੀ ਸੀ ਰਾਮੁ ਹਟਾ ਦਿੱਤਾ ਹੈ ਇਹ ਘਰ ਥੋੜਾ ਹੋਟਲ ਲੱਗਦਾ ਏ ਦਿਲਜੀਤ ਨੇ ਅੰਦਰ ਜਾ ਕੇ ਉਸਦੇ ਹੱਥ ਉੱਤੇ ਸਿਆਹੀ ਲਾਈ ਤੇ ਉਸਦੇ ਮੋਢਿਆਂ ਉੱਪਰ ਬਾਹਾਂ ਫੈਲਾ ਕੇ ਉਸਨੂੰ ਆਪਣੇ ਨਾਲ ਘੁੱਟਿਆ

ਦਿਲਜੀਤ ਉਸੀ ਦੀ ਚੁੰਨੀ ਨਾਲ ਉਸਦੇ ਹੰਜੂ ਪੂੰਝਦਾ ਬੋਲਿਆ ਛੱਡੋ ਚਾਅ ਹੋਰ ਰੱਖਦਿਆਂ ਨਈ ਰਹਿੰਦੇ ਪਹਿਲਾਂ ਹੱਥ ਉੱਤੇ ਦਵਾਈ ਲਵਾਉਣ ਚਲਦੇ ਆ ਆਪੇ ਠੀਕ ਹੋਜਾਉ ਨੀਵੀਂ ਪਾਈ ਸ਼ਰਨ ਬੋਲੀ

ਇੱਕ ਚੂਹੀ ਬੜੇ ਰਾਮ ਨਾਲ ਏਧਰ ਓਧਰੋਂ ਓਧਰੋਂ ਏਧਰ ਤੁਰੀ ਫਿਰ ਰਹੀ ਸੀ ਆ ਦਵਾਈ ਲਾ ਦਿਆਂ ਦਿਲਜੀਤ ਨੇ ਕਿਹਾ ਪਹਿਲੇ ਚਾਅ ਪੀਲੋ ਚਾਅ ਪੀਂਦਾ ਉਹ ਬੋਲਿਆ ਬੈਠ ਨਾਰਾਜ਼ ਏਂ ਕੱਲ ਦਾ ਗੁੱਸਾ ਨਈ ਗਿਆ ਮੈ ਤੈਨੂੰ ਏਹੁ ਕਿਹਾ ਸੀ ਨਾ ਕਿ ਅਮੀਰ ਘਰ ਦੀਆਂ ਕੁੜੀਆਂ ਨੂੰ ਕੰਮਾਂ ਦਾ ਚੱਜ ਨਈ ਹੁੰਦਾ ਦੱਸ ਠੀਕ ਨਈ ਸੀ ਕਿਹਾ